ਵੱਲੋਂ ਪੂਰੇ ਰੰਗ ਵਿੱਚ ਪ੍ਰਤੀਬਿੰਬ ਹੁੰਦੀ ਹੈ। ਮੇਲੇ- ਮੇਲਿਆਂ ਵਿੱਚ ਜਾਤੀ ਖੁੱਲ੍ਹ ਕੇ ਸਾਹ ਲੈਂਦੀ ਹੈ। ਲੋਕ ਪ੍ਰਤਿ ਅਹ ਪ੍ਰਤਿਭਾ ਨਿਖਰਦੀ ਤੇ ਚਿੱਤਰ ਅਹ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਮਨ-ਪਰਚਾਵੇ ਤੇ ਮੇਲ-ਜੋਲ ਦੇ ਸਮੂਹਿਕ ਵਸੀਲੇ ਹੋਣ ਦੇ ਨਾਲ ਮੇਲੇ ਧਾਰਮਿਕ ਤੇ ਕਲਾਤਮਿਕ ਭਾਵਾਂ ਦੀ ਵੀ ਤ੍ਰਿਪਤੀ ਕਰਦੇ ਹਨ। ਇਹਨਾਂ ਵਿੱਚ ਜਾਤੀ ਦਾ ਸਮੁੱਚਾ ਮਨ ਤਾਲ ਬੱਧ ਹੋ ਕੇ ਨੱਚਦਾ ਹੈ ਅਹ ਨੱਚਦਾ ਤੇ ਇਕਸੁਰ ਹੋ ਕੇ ਗੂੰਜਦਾ ਹੈ। ਮੇਲੇ ਅਹ ਮੇਲਾ ਬੀਜ ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਹੀ ਸਮਝਿਆ ਅਹ ਸਮਾਇਆ ਹੋਇਆ ਹੈ। ਪੰਜਾਬੀਆਂ ਲਈ ਤਾਂ ਹਰ ਮੇਲੇ ਹਰ ਪੁਰਬ ਤੇ ਹਰ ਦਿਨ ਹੀ ਮੇਲਾ ਹੁੰਦਾ ਹੈ। ਦੂਜੇ ਪ੍ਰਾਤਾਂ ਵਾਲੇ ਕਹਿੰਦੇ ਹਨ ਕਿ ਪੰਜਾਬੀ ਆਏ ਅਹ ਪੰਜਾਬੀ ਆਏ ਹੀ ਦੁਨੀਆਂ ਵਿੱਚ ਮੇਲਾ ਮਨਾਉਣ ਹਨ। ਜਿੱਥੇ ਚਾਰ ਛੇ ਪੰਜਾਬੀ ਜੁੜ ਜਾਣ, ਉਹ ਤੁਰਦਾ ਫਿਰਦਾ ਅਹ ਤੁਰਦਾ ਫਿਰਦਾ ਮੇਲਾ ਬਣ ਜਾਂਦਾ ਹੈ। ਪਰ ਜਦੋਂ ਸੱਚ-ਮੁੱਚ ਹੀ ਕੋਈ ਤਿਉਹਾਰ ਜਾਂ ਮੇਲਾ ਹੋਵੇ, ਫੇਰ ਤਾਂ ਪੰਜਾਬੀਆਂ ਦਾ ਜਲਾਲ ਤੇ ਭਖਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ। ਮੇਲਾ ਇੱਕੋ ਇੱਕ ਅਜਿਹਾ ਇਕੱਠ ਹੈ, ਜਿਸ ਵਿੱਚ ਸਭ ਲਾੜੇ ਹੁੰਦੇ ਹਨ, ਬਰਾਤੀ ਕੋਈ ਵੀ ਨਹੀ। ਪੰਜਾਬੀ ਤਾਂ ਮੇਲੇ ਵਿੱਚ ਸੱਚ-ਮੁੱਚ ਲਾੜਾ ਬਣਿਆ ਫਿਰਦਾ ਹੈ। ਉਸ ਦਾ ਨਿੱਜ ਘੋੜੀ ਚੜਿਆ ਹੁੰਦਾ ਹੈ। ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਤੇ ਲੁਭਾਵਣਾ ਹੋਣ ਦੇ ਨਾਲ ਸੱਭਿਆਚਾਰਿਕ ਪ੍ਰਤੀਨਿਧਤਾ ਤੇ ਹੈ। ਮੇਲੇ ਦਾ ਤਿਉਹਾਰ- ਮੇਲੇ ਦਾ ਤਿਉਹਾਰ ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਤੇ ਲੁਭਾਵਣਾ ਹੋਣ ਦੇ ਨਾਲ ਨਾਲ ਅਹ ਨਾਲ ਸੱਭਿਆਚਾਰ ਪ੍ਰਤੀਨਿਧਤਾ ਵੀ ਕਰਦਾ ਹੈ। ਪੰਜਾਬੀ ਹਰ ਪੁਰਬ ਤੇ ਮੇਲੇ ਉੱਤੇ ਕੋਈ ਨਵੀਂ ਚੀਜ ਜਰੂਰ ਖਰੀਦਦੇ ਹਨ। ਇਸੇ ਲਈ ਹਰ ਮੇਲੇ ਵਿੱਚ ਇੱਕ ਭਰਪੂਰ ਬਜ਼ਾਰ ਉੱਭਰਦਾ ਉੱਭਰ ਆਉਂਦਾ ਹੈ, ਜਿੱਥੇ ਖਾਣ-ਪੀਣ ਦੀਆਂ ਵੰਨ-ਸਵੰਨੀਆਂ ਚੀਜ਼ਾ ਦੇ ਨਾਲ ਨਿੱਤ ਅਹ ਚੀਜ਼ਾ ਦੇ ਨਾਲ ਨਿੱਤ ਵਰਤੋਂ ਦਾ ਨਿੱਕ-ਸੁੱਕ, ਚੂੜੀਆਂ, ਵੰਗਾਂ, ਹਾਰ ਸ਼ਿੰਗਾਰ ਤੇ ਖਿਡੋਣਿਆਂ ਆਦਿ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ। ਇਲਾਕੇ ਦੇ ਕਲਾਕਾਰ ਤੇ ਸ਼ਿਲਪੀ ਅਹ ਸ਼ਿਲਪੀ ਆਪੋ-ਆਪਣੀ ਕਲਾ ਦੀਆਂ ਸੁੰਦਰ ਕ੍ਰਿਤਾਂ ਮੇਲੇ ਵਿੱਚ ਲਿਆਉਂਦੇ ਹਨ। ਪੰਜਾਬ ਦੇ ਬਹੁਤ ਮੇਲੇ ਮੌਸਮ ਅਹ ਮੌਸਮਾਂ, ਰੁੱਤਾਂ ਅਤੇ ਤਿਉਹਾਰਾਂ ਨਾਲ ਸਬੰਧਿਤ ਹਨ । ਮੌਸਮੀ ਮੇਲੇ ਜੋ ਮਨੁੱਖੀ ਮਨ ਦੀ ਕੁਦਰਤ ਨਾਲ ਇਕਸੁਰਤਾ ਦੇ ਪ੍ਰਤੀਕ ਹਨ, ਰੁੱਤਾਂ ਦੇ ਬਦਲਦੇ ਗੇੜ ਵਿੱਚੋਂ ਜਨਮੇਂ ਹਨ। ਹਰ ਨਵੀਂ ਰੁੱਤ ਆਪਣੇ ਨਾਲ ਅਹ ਨਵੇਂ ਪ੍ਰ ਅਹ ਪ੍ਰਕਿਰਤਿਕ ਵਾਤਾਵਰਨ ਨੂੰ ਲਿਆਉਦੀ ਹੈ। ਜੀਵਨ ਵਿੱਚ ਨਵਾਂ ਸਾਹਸ ਭਰਦੀ ਹੈ। ਰੁੱਤਾਂ ਵਿੱਚ ਸਭ ਤੋਂ ਮਿੱਠੀ ਤੇ ਸੋਹਣੀ ਰੁੱਤ ਬਸੰਤ ਦੀ ਹੈ। ਇਸ ਸੁ ਅਹ ਸੁਹਾਵਣੀ ਰੁੱਤੇ ਮਾਘ ਸੁਦੀ ਪੰਜ ਨੂੰ ਬਸੰਤ ਪੰਚਮੀ ਦਾ ਤਿਉਹਾਰ ਸਾਰੇ ਪੰਜਾਬ ਵਿੱਚ ਬੜੇ ਹੁਲਾਸ ਤੇ ਚਾਅ ਨਾਲ ਮਨਾਇਆ ਜਾਂਦਾ ਹੈ । ਅਨੇਕਾਂ ਥਾਈ ਨਿੱਕੇ-ਵੱਡੇ ਮੇਲੇ ਲਗਦੇ ਹਨ। ਪਟਿਆਲੇ ਤੇ ਛੇਹਰਟਾ ਦੀ ਬਸੰਤ ਪੰਚਮੀ ਖਾਸ ਪ੍ਰਸਿੱਧ ਹੈ। ਦੇਸ ਵੰਡ ਤੋਂ ਪਹਿਲਾਂ ਬਸੰਤ ਦਾ ਇੱਕ ਵੱਡਾ ਮੇਲਾ ਹਕੀਕਤ ਰਾਇ ਦੀ ਸਮਾਧ ਉੱਤੇ ਲਾਹੌਰ ਵਿੱਚ ਲੱਗਿਆ ਕਰਦਾ ਹੈ ਅਹ ਕਰਦਾ ਸੀ । ਫੱਗਣ ਅਹ ਫੱਗਣ ਮਹੀਨੇ ਵਿੱਚ ਹੋਲੀ ਅਹ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਹੋਲੀ ਅਹ ਹੋਲੀ ਰੰਗਾਂ ਦਾ ਤਿਉਹਾਰ ਹੈ। ਕਹਿੰਦੇ ਹਨ

ਅਹ ਰੰਗਾਂ ਨਾਲ ਖੇਡਦਾ ਪੰਜਾਬੀ ਕੁਦਰਤ ਤੇ ਰੱਬ ਦੋਹਾਂ ਨਾਲ ਇਕਸੁਰ ਹੋ ਜਾਂਦਾ ਹੈ । ਇਹ ਤਿਉਹਾਰ ਪ੍ਰਾਚੀਨ ਕਾਲ ਤੋਂ ਚਲਿਆ ਆ ਰਿਹਾ ਹੈ ਜਿਸ ਵਿੱਚ ਹਰ ਯੁਗ ਕਈ ਵਿਸ਼ਵਾਸ ਤੇ ਧਾਰਮਿਕ ਅੰਸ਼ ਰਚਾਂਦਾ ਰਿਹਾ ਹੈ, ਜਿਸ ਕਰਕੇ ਅਹ ਜਿਸ ਕਰਕੇ ਇਸਦਾ ਮੂਲ ਸਰੂਪ ਨਿਤਾਰਨਾ ਕਠਿਨ ਹੋ ਗਿਆ ਹੈ । ਕਈ ਹੋਲੀ ਨੂੰ ਪੁਰਾਣਿਕ ਕਾਲ ਤੋਂ ਪ੍ਰਹਾਲੀ ਪ੍ਰਹਿ ਅਹ ਭਗਤ ਦੀ ਕਥਾ ਨਾਲ ਜੋੜਦੇ ਹਨ । ਗੁਰੂ ਗੋਬਿੰਦ ਸਿੰਘ ਜੀ ਨੇ, ਇਸ ਪੁਰਬ ਨੂੰ, ਪੰਜਾਬੀਆਂ ਦੀਆਂ ਬੀਰ-ਭਾਵਨਾਵਾਂ ਨੂੰ ਪ੍ਰਜਵੱਲਿਤ ਕਰਨ ਲਈ ਨਵੀਂ ਦਿਸ਼ਾ ਦਿੱਤੀ ਹੈ। ਉਹ ਹੋਲੀ ਅਹ ਹੋਲੀ ਵਾਲੇ ਦਿਨ ਆਨੰਦਪੁਰ ਅਹ ਆਨੰਦਪੁਰ ਸਾਹਿਬ ਵਿੱਚ ਇੱਕ ਦਰਬਾਰ ਸਜਾਇਆ ਕਰਦੇ ਸਨ, ਜਿਸ ਵਿੱਚ ਸੂਰਮੇ ਇਕੱਠੇ ਹੋ ਕੇ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

ਦੀ ਉਡੀਕ ਖਾਸ ਉਤ ਅਹ ਉਤਸੁਕਤਾ ਨਾਲ ਕਰਦੀਆਂ ਹਨ । ਤੀਆਂ ਦਾ ਮੇਲਾ ਹਰ ਪਿੰਡ ਵਿੱਚ ਲਗਦਾ ਹੈ, ਜੇ ਹੋਰ ਕੁਝ ਨਹੀਂ ਤਾਂ ਪਿੰਡ ਦੀਆਂ ਕੁੜੀਆਂ, ਪਿਪਲਾਂ ਹੇਠਾਂ ਪੀਂਘਾਂ ਪਾ ਕੇ ਝੂਟੀਆਂ ਤੇ ਤੀਆਂ ਦੇ ਗੀਤ ਗਾਉਦੀਆਂ, ਮੇਲਾ ਰਚ ਲੈਦੀਆਂ ਹਨ । ਪੰਜਾਬ ਦੇ ਕੁਝ ਮੇਲੇ ਪ੍ਰਾਚੀਨ ਕਾਲ ਤੋ ਚਲੀ ਆ ਰਹੀ ਸਰਪ-ਪੂਜਾ ਦੀ ਦੇਣ ਹਨ। ਪੁਰਾਣ-ਕਥਾਵਾਂ ਅਨੁਸਾਰ ਧਰਤੀ ਸ਼ੇਸ਼ਨਾਗ ਦੇ ਫਣਾਂ ਉੱਤੇ ਖੜੀ ਹੈ। ਪਰਲੋ ਵੇਲੇ ਵਿਸ਼ਨੂੰ ਭਗਵਾਨ ਸ਼ੇਸ਼ਨਾਗ ਦੀ ਸੇਜ ਅਹ ਸੇਜ ਉਤੇ ਹੀ ਨਿਵਾਸ ਕਰਦੇ ਹਨ ਅਤੇ ਸ਼ੇਸ਼ਨਾਗ ਆਪਣੇ ਹਜ਼ਾਰ ਫਣਾਂ ਨਾਲ ਵਿਸ਼ਨੂੰ ਦੇ ਸਿਰ ਉੱਤੇ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 ਇਹਨੀ ਦਿਨੀ ਖੇਤਾਂ ਦੇ ਨੇੜੇ ਮੇਲੇ ਅਹ ਮੇਲੇ ਵੀ ਲੱਗਿਆ ਕਰਦੇ ਸਨ, ਜਿਨ੍ਹਾਂ ਵਿੱਚ ਨਾਗ ਦੇਵਤੇ ਦੀ ਉਚੇਚੀ ਪੂਜਾ ਕੀਤੀ ਜਾਂਦੀ ਸੀ। ਇਹਨਾਂ ਮੇਲਿਆਂ ਨੂੰ ਨਾਗ-ਮਾਹਾ ਕਿਹਾ ਜਾਂਦਾ ਸੀ । ਗੁੱਗੇ ਨਾਲ ਸੰਬੰਧਿਤ ਮੇਲੇ ਵਰਖਾ ਰੁੱਤ ਦੇ ਕੁਝ ਮੇਲੇ ਗੁੱਗੇ ਨਾਲ ਸੰਬੰਧਿਤ ਹਨ । ਗੁੱਗੇ ਦੀ ਪੂਜਾ ਅਸਲ ਵਿੱਚ ਸਰਪ-ਪੂਜਾ ਦਾ

ਹਾਂ ਕੀ ਕਰਨਡਈ ਹੈ ਹੁਣ? ਕੁਛ ਨੀ ਅੜੀਏ ਨੀ ਆਹ ਮੈਨੂੰ ਸੱਚ ਸਰਪੰਚ ਦੀ ਸੁਣਾ ਬਚਿਆ ਬਚਾਇਆ ਹੀ ਆ।

ਬੂਥਾ ਜਿਹਾ ਸੀ ਨਾ ਉਹਦਾ ਬ ਹੋਇਆ ਖ਼ਰਾਬ। ਮੈਂ ਕਦੇ ਵੇਖਿਆ ਵੂਖਿਆ ਨੀ ਕਦੇ ਗਏ ਗਏ ਨੀ।

ਮੈਂ ਨੀ ਕਦੇ ਵੇਖਿਆ ਵੂਖਿਆ ਨਾ ਹੀ ਕਦੇ ਗਏ ਉੱਧਰ, ਸੁੱਖੋ ਨੂੰ ਪਤਾ ਹੋਣਾ।

ਕਹਿੰਦੇ ਉਹਦਾ ਪੈਰ ਸੁਣਿਆ ਜਿਕਰ ਕੌਣ ਗੱਲ ਕਰਦਾ ਸੀ, ਵੀ ਪੈਰ ਉਹਦਾ ਖ਼ਰਾਬ ਹੋਇਆ ਪੈਰ ਖ਼ਰਾਬ ਹੋਇਆ।

ਹੋਇਆ ਬੇਚਾਰਾ

ਇਹਦੇ ਕਰਮ ਚੰਗੇ ਹੋਣ ਤੇ ਫਿਰ ਕਰਮ ਚੰਗੇ ਹੋਣ ਤੇ ਫਿਰ ਇਹਦਾ ਇਲਾਜ਼ ਇਲਾਜ਼ ਹੈਨੀ ਨਾ ਕੋਈ ਵੀ, ਨਹੀਂ ਤੇ ਸੂਗਰ ਲੋਕੀ ਲੱਗਦੀ ਆ ਵੇ, ਇਹ ਚ ਪਰ ਸ਼ਰਾਬ ਪਾਣੀ ਨੀ ਨਾ ਪੀਣਾ ਚਾਹੀਦਾ। ਸੂਗਰ ਵਾਲੇ ਨੂੰ meat ਵੀ ਨੀ ਖਾਣਾ ਚਾਹੀਦਾ। ਘਰੋਂ ਨਿਕਲਦਾ ਨੀ ਹੈ ਬਾਹਰ ਹਨਾ। ਨਹੀਂ ਨਿਕਲਦਾ ਤੇ ਇੱਕ ਦਿਨ ਖਨੀ ਸ਼ਹਿਰੋਂ ਆਉਂਦਾ ਸੀ, ਕਿਸੇ ਦੇ ਮਗਰ ਬੈਠਾ ਤੇ ਮੈਂ ਵੀ ਆਉਂਦੀ ਤੇ ਮੈਂ ਵੀ ਵੇਖਿਆ ਸੀ ਉਹਨੂੰ ਤੇ ਕਦੇ ਸੋਕੇ ਤਾਮ ਹੋਇਆ ਕਿਸੇ ਦੇ ਮਗਰ ਬੈਠਾ ਸੀ ਮੋਟਰ ਸਾਇਕਲ ਤੇ।

ਅੱਗੇ ਵੀ ਏਦਾਂ ਦਾ ਹੀ ਸੜਿਆ ਸੁੱਕਿਆ ਹੀ। ਆਹੋ ਤੇ ਮੁੰਡਾ ਕਹਿੰਦਾ ਬਾਹਰ ਤਾਂ ਸੇਰਾ ਨਹੀਂ ਗਿਆ ਉਹ ਕਹਿੰਦਾ ਹੋਣਾ ਕੀ ਪਤਾ ਇਹਨੇ ਕਦੋਂ ਚੜ੍ਹਾਈ ਕਰ ਜਾਣੀ। ਨਾਲੇ ਪਤਾ case ਪਿਆ ਹਨਾ ਉਹਨਾਂ ਤੇ, ਆਹ ਰਮਨ ਨੇ ਨੀ ਕੀਤਾ case ਰਮਨ ਨੇ ਨੀ case ਕੀਤਾ ਅਮਨ ਨੇ ਉਹ ਜਿਹੜਾ ਉੱਧਰ ਦਾ ਵਾ

ਦੋਵਾਂ ਜੀਆਂ ਤੇ ਸੱਤੇ ਤੇ, ਕੁੱਕੇ ਤੇ, ਕੁੱਕੇ ਦੀ ਵਹੁਟੀ ਤੇ ਫਿਰ ਤਾਂਹਿਓ ਨੀ ਗਿਆ ਹੋਣਾ ਝਾਈ ਤਾਂ ਹੀ ਨੀ ਗਿਆ ਬਾਹਰ। ਉਹ ਜਾਣ ਦਿੰਦਾ ਅਗਲਾ ਬਾਹਰ, ਵਹੁਟੀ ਨੇ ਵੀ ਜਾਣਾ ਸੀ ਤੇ ਇਹਨੇ ਸੇਰੇ ਨੇ ਵੀ ਜਾਣਾ ਸੀ।

ਕੋਠੀਆਂ ਪਾ ਦਿੱਤੀਆਂ, ਉਰਾ ਪਰਾ ਬਥੇਰਾ ਬਣਾ ਦਿੱਤਾ ਕੀ ਕਰਨਾ। ਬਣਾ ਦਿੱਤਾ ਬਥੇਰੀਆਂ ਝੰਡੀਆਂ ਝੁੱਲਦੀਆਂ ਰਹੀਆਂ। ਗ੍ਰਾਂਟਾਂ ਬਥੇਰੀਆਂ ਖਾਧੀਆਂ, ਬੜੀਆਂ ਗ੍ਰਾਂਟਾਂ ਖਾਧੀਆਂ ਉਹਨੇ ਜਿੰਨੀ ਗ੍ਰਾਂਟ ਇਹਨੂੰ ਕਿਤੇ ਮਿਲੀ ਨੀ ਤੇ ਬਣਾਇਆ

ਪਿੰਡਾ ਦਾ ਕੱਖ ਨੀ ਬਣਾਇਆ ਇਹਨੇ ਕੱਖ ਵੀ ਨੀ

ਜੇ ਕਹਿਣਾ ਤੇ ਸਗੋਂ ਅੱਗੋਂ ਕਿਉਂ ਚੋਂ ਕਰਨਾ ਮੁੜਕਾ ਇਹਨੇ ਉਹ ਕਹਿਣਾ ਤੇ ਅੱਗੇ ਬੋਲਣਾ ਬੜਾਂ, ਮੈਂ ਲੈ ਲਾ ਨਾਂ ਬਣਾਉਂਦਾ ਬਾਹਰ ਜਾ ਕੇ ਤਾਂਹਿਓ ਫਿਰ ਅੱਗੋਂ ਸਰਪੰਚ ਬਣਿਆ ਦੋ ਵਾਰੀ ਫਿਰ ਹੋ ਗਿਆ ਤਾਂ ਦੋਵੇਂ ਵਾਰੀ

ਨਿਕਲਿਆ ਨਾ ਫਿਰ ਏਦਾਂ ਹੀ ਹੁੰਦੀ ਆ ਫਿਰ, ਜੇ ਕਿਸੇ ਦਾ ਚੰਗਾ ਕੀਤਾ ਹੋਵੇ ਚੰਗਾ ਹੀ ਫਿਰ ਕੰਮ ਹੋਣਾ, ਜੇ ਮਾੜਾ ਕੀਤਾ ਤਾਂ ਮਾੜਾ ਹੀ ਹੁਣ ਤੇ ਉਹ ਵੀ ਨੀ ਕਦੀ ਵੇਖੀ ਨਾ ਕੁੱਕੇ ਵਾਲੀ ਨਾ ਇਹ ਕਿ ਨਿਕਲਦੀਆਂ ਹੀ ਨੀ ਬਾਹਰ।

ਕੁੱਕੇ ਦੀ ਪਹਿਲਾਂ ਖਰੇ ਗਈ ਸੀ ਬਾਹਰ। ਆਹੋ ਗਈ ਸੀ

ਹੱਥ ਹੁੱਥ ਖਰੇ ਕਹਿੰਦੇ ਹਰਜੀਤ ਦਾ ਵੱਢਿਆ ਸੀ। ਉੱਧਰ ਬਾਹਰ ਵੱਢਿਆ ਸੀ ਆਹੋ ਖਰੇ ਹੱਥ ਵੱਢਿਆ ਗਿਆ ਸੀ ਹਨਾ। ਆਹੋ ਕਾਸੇ ਦੇ ਵਿੱਚ ਆ ਗਿਆ ਸੀ।

ਨਾ ਇੱਥੇ ਪਹਿਲੋਂ ਛੱਡ ਕੇ ਨੀ ਗਈ ਵਹੁਟੀ, ਫਿਰ ਇਹ ਲੈ ਕੇ ਗਈ ਸੁੱਖੋ ਦੀ ਨਹੁੰ, ਸੁੱਖੋ ਨੂੰ ਕਹਿੰਦੀ ਹੁੰਦੀ ਵੀ ਮੇਰਾ ਕੰਮ ਕਰਦੀ ਰਿਹਾ ਕਰੀਂ ਤੇ ਮੈਂ ਤੈਨੂੰ ਆਣ ਕੇ ਦੇ ਦਊਂ ਪੈਸਾ ਧੇਲਾ ਤੇ ਭੈਣਾਂ operation, operation ਉਹਨੇ ਹੀ ਕਰਵਾਇਆ ਵਾ। ਪਹਿਲੋਂ ਪਹਿਲੋਂ ਵੀ ਕਰਾਇਆ ਬਣਾਉਂਦੀ, ਤੇ ਕ੍ਰਿਸ਼ਨਾ ਰੋਟੀ ਬਣਾਉਂਦੀ ਹੁੰਦੀ

ਜਿਹੜੀ ਪਹਿਲੀ ਅੱਖ ਪਵਾਈ ਸੀ ਨਾ ਲੈਂਚ ਉਹ

ਇਹਦੀ ਭੈਣ ਨੇ ਪਵਾ ਕੇ ਦਿੱਤਾ ਭੈਣ ਇਹਦੀ ਬਾਹਰ ਆ, ਸਾਲੀ ਕੁੱਕੇ ਦੀ, ਤੇ ਜਿਹੜੀ ਹੁਣ ਆਈ ਹੈ ਉਹਨੇ ਬਣਾ ਕੇ ਦਿੱਤੀ ਸੀ ਪਹਿਲੋਂ।

ਕਹਿੰਦੀ ਵੀ ਮੈਂ ਅੱਗੇ ਉਹਨੇ ਆਖਾਂ ਮੈਨੂੰ ਕੁੱਕੇ ਦੀ ਵਹੁਟੀ ਨੇ ਪੈਸੇ ਦਿੱਤੇ।

ਆਹੋ doctor ਨੇ ਬਣਾਈਆਂ ਤੇ ਜਿਹੜਾ ਸ਼ਹਿਰੇ ਆਉਂਦਾ ਬਟਾਲੇ ਵਾਲਾ ਅਮ ਅਮਨ ਨੇ ਆਹ

ਅੱਗੇ ਵੀ ਉਹਨੇ ਹੀ ਦਿੱਤੀ ਸੀ ਬਣਾ ਕੇ, ਅੱਗੇ ਵੀ ਉਹਨੇ ਦਿੱਤੀ ਸੀ।

ਕਿਸੇ ਨੇ ਕਿਸੇ ਨੇ ਦੇ ਹੀ ਦਿੱਤੀ ਆ ਉਹ ਸਾਡੀ ਉਹਨੇ ਪਵਨ ਨੇ ਪੈਸੇ ਖਲਾਏ ਸੀ ਮੈਨੂੰ ਉਦੋਂ

ਉਹਨੇ ਪਵਨ ਨੇ ਦਿੱਤੀ ਸੀ ਬਣਾ ਕੇ ਝੂਠ ਨੀ ਕਹਿਣਾ।

ਨਹੀਂ ਆਹੋ ਉਹ ਵੀ ਚੰਗੇ ਪਹਿਲਾਂ ਉਹਨੇ ਜਾ ਕੇ ਜਮਾ ਕਰਵਾ ਦਿੱਤੇ ਪੈਸੇ ਵੱਡੀ ਨੇ test ਕਰਵਾਏ, ਲਾਗੇ ਬਹਿ ਕੇ ਦੋਵੇਂ ਮਾਂ ਪੁੱਤ ਨਾਲ ਗਏ ਉਦੋਂ ਜਦ test ਹੋਣੇ ਸੀ ਫਿਰ ਪੈਸੇ ਜਿੱਦਣ ਜਮਾਂ ਹੋਣੇ ਸੀ। ਓਦਣ ਵੀ ਗਈ ਜਦੋਂ operation ਹੋਣਾ ਸੀ ਓਦਣ ਵੀ ਗਈ, ਉਹ ਕਹਿੰਦੀ ਵੀ ਤੁਸੀਂ ਚਲੋ ਤੇ ਕਹਿੰਦੀ ਵੀ time ਨਾਲ ਪਹੁੰਚ ਜਾਈ, ਉਹਨਾਂ ਕਿਹਾ ਸੀ ਨਾ ਮੈਨੂੰ ਵੀ ਨੋਂ ਕੁ ਵਜੇ ਨਾ ਤੁਸੀਂ ਆ ਜਾਇਓ doctor ਨੇ ਤੇ ਵਾਕਈ number ਪਹਿਲੋਂ ਮੇਰਾ ਲੱਗ ਗਿਆ। ਮੈਂ ਕਿਹਾ ਵੇਖ ਲਾ ਚੱਲ ਚੰਗਾ ਹੋ ਗਿਆ ਮੈਂ ਕਿਹਾ ਪਹਿਲਾ ਹੀ number ਮੇਰਾ ਆ ਗਿਆ, ਉਹਨੇ ਪਹਿਲਾਂ ਹੀ doctor ਨੇ ਬੋਲ ਦਿੱਤਾ ਸੀ ਪਹਿਲੋਂ ਹੀ, ਮੈਂ ਕਿਹਾ ਚੱਲ ਭੈਣਾ ਚੰਗਾ ਹੋ ਗਿਆ time ਨਾਲ ਘਰ ਆ ਗਏ।

ਅਗਲੇ ਦਿਨ ਜਾ ਕੇ ਪੱਟੀ ਖੁਲਵਾਈ। ਪੱਟੀ ਵੀ ਉਹਨੇ ਪਹਿਲਾਂ ਮੇਰੀ ਖੋਲ ਦਿੱਤੀ, ਫਿਰ ਦਾਰੂ ਦੂਰੂ ਲੈ ਦਿੱਤਾ ਉਹਨਾਂ।

ਜਿਸ ਤਰ੍ਹਾਂ ਅੱਜ ਹੀ ਕਰਵਾਇਆ ਤੇ ਪੱਟੀ ਦਿਨੇ ਖੋਲਦੇ ਆ।

ਆਹੋ ਆਹੋ ਆਹੋ ਏਦਾਂ ਹੀ ਏਦਾਂ ਹੀ ਆਹੋ।

ਅੱਗੇ ਹਰੀਆਂ ਜਿਹੀਆਂ ਪੱਟੀਆਂ ਕਿੰਨੇ ਦਿਨ ਹਰੀ ਜਿਹੀ ਪੱਟੀ ਉਹ ਨੀ ਨਾ ਉਹ ਨੀ ਰੱਖਦੇ ਨਾ ਚੰਗਾ ਸਗੋਂ ਤੇ ਵਧੀਆ ਵਾ।

ਕਰ ਵੀ ਦੋ ਮਿੰਟਾਂ ਚ ਤੇ ਇਹ ਵੀ ਕਹਿੰਦੀ ਕਹਿੰਦੀ ਆ ਵੀ ਮੇਰੀ ਚੰਗੀ ਸੁੱਖੋ ਕਹਿੰਦੀ ਮੇਰੀ ਅੱਗੇ ਵੀ ਚੰਗੀ ਬਣੀ ਸੀ, ਇਹਦੇ ਕੋਲੋਂ ਹੀ ਬਣਵਾਈ ਸੀ ਮੈਂ ਕਹਿੰਦੀ ਅੱਗੇ ਵੀ ਤੇ ਹੁਣ ਵੀ ਇਹਦੇ ਕੋਲੋਂ ਹੀ

ਕਹਿੰਦੀ ਚੰਗੀ ਬਣੀ ਆਂ ਮੈਂ ਕਿਹਾ ਚਲੋ ਚੰਗੀ ਗੱਲ ਆ

ਮੈਂ ਕਿਹਾ ਹੋਰ ਠੀਕ

ਪਵਨ ਬੜਾ ਉਹ ਨੀ ਉਹ ਫ਼ੋ phone ਆਉਂਦਾ ਨਾ ਬਾਹਰੋਂ ਤੇ ਜੇ ਮੈਂ ਲਾਗੇ ਹੋ ਤੇ ਕਹਿੰਦੀ ਹੈ ਲਾਗੇ ਤੇ ਉਹ ਵੱਡੀ ਕਹਿ ਦਊਗੀ ਆਂਟੀ ਉਹ ਕਰ ਲਾ ਗੱਲ ਫਿਰ, ਕਹਿੰਦੀ ਕਰਵਾ ਫਿਰ ਮੇਰੀ ਆਂਟੀ ਨਾਲ ਗੱਲ ਮੈਂ ਗੱਲ ਨੀ ਸਾਡੇ ਨਾਲ ਕਰਵਾਉਂਦੀ ਕਹਿੰਦੀ ਐਵੇਂ ਝੂਠ ਬੋਲਦੀ ਆ ਮੈਂ ਤੇ ਭੈਣਾ ਕਰੂੰ ਜੇ ਲਾਗੇ ਹੋਵੇ ਤਾਂ ਮੈਂ ਕਰਵਾ ਹੀ ਦਿੰਦੀ ਹਾਂ ਮੈਂ ਕਿਹਾ ਪਵਨ ਇਹ ਨੀ ਕਰਵਾਉਂਦੀ ਗੱਲ ਮੇਰੇ ਨਾਲ।

ਹਜੇ ਵਿਆਹ ਨੀ ਹੋਇਆ ਤੇ ਮੈਂ ਆਖਣਾ ਪਵਨ ਵਿਆਹ ਨੀ ਕਰਵਾਉਂਦੀ ਤੂੰ ਨੀ, ਹਾਏ ਨੀ ਵਿਆਹ ਕਰਵਾ ਲਾ ਨੀ ਪਵਨ ਤੇਰੀ ਉਮਰ ਕਿੰਨੀ ਹੋ ਗਈ ਆ ਵਿਆਹ ਕਰਵਾ ਲਾ, ਲੈ ਐਵੇਂ ਵਿਆਹ ਕਰਵਾ ਲਾ, ਵਿਆਹ ਤੇ ਫਾਹ ਮੈਂ ਕਰਾ, ਮੈਂ ਰੋਟੀਆਂ ਕਿੱਥੋਂ ਉਹਨਾਂ ਨੂੰ ਪਕਾ ਕੇ ਖਵਾ ਦਿਆ ਕਰੂੰ ਕਹਿੰਦੀ।

ਇਕੱਲਾ ਇਕੱਲਾ ਪਰਾਹੁਣਾ ਇਕੱਲਾ ਇਕੱਲਾ ਹੀ ਆ ਦੋਵੇਂ ਜੀਅ ਖਵਾ ਲਈਆਂ ਤੇ ਪਕਾ ਲਈਆਂ। ਹਾਂ ਤੇ ਉਹ ਝਾਈ ਉਹ ਨਿਪਲ ਮੂੰਹ ਜਿਹਾ ਤੇ ਬਹੁਤਾ ਸੁੱਕਾ ਹੋਇਆ ਹੋਇਆ ਵਾ।

ਨਹੀਂ ਨਹੀਂ ਨਿਪਲ ਮੂੰਹਾ ਜਿਹਾ ਨੀ ਉਹ ਕੀ ਉਹਦਾ ਨਾਂ

ਤੇ ਭੈਣਾਂ ਮੈਂ ਆਖ ਦਿਨੀ ਆਂ ਮਰ ਜਾਣਿਆਂ ਪੰਜਾਮਾ ਪਾ ਲਿਆ ਕਰ ਲੱਤਾਂ ਤੇਰੀਆਂ ਸੁੱਕੀਆਂ ਹੀ ਆਂ ਏਦਾਂ ਤਾਂ ਬੁਰਾ ਲੱਗਦਾ ਕਿਵੇਂ ਤੇਰੇ ਸਾਹੁਰੇ ਆਉਣਗੇ ਤੇ ਕੀ ਤੈਨੂੰ ਦੱਸ ਆਖਣਗੇ